ਇੱਥੇ ਸਾਨੂੰ ਇੱਕ ਬਹੁਤ ਵੱਡਾ ਬੋਰਡ ਦੇਖਣ ਨੂੰ ਮਿਲ ਰਿਹਾ ਹੈ।

ਇਸ ਹੋਸਪਿਟਲ ਦੇ ਅੰਦਰ ਬਹੁਤ ਸਾਰੇ ਫੈਨਸ ਵੀ ਲੱਗੇ ਹੋਏ ਹਨ।

ਸਾਨੂੰ ਇਥੇ ਇੱਕ ਦੋ ਇੱਕ ਨਰਸ ਦਿਖਾਈ ਦੇ ਰਹੀ ਹੈ ਅਤੇ ਇੱਕ ਲੜਕਾ ਵੀ।

ਇਸ ਪਿੱਚਰ ਵਿੱਚ ਸਾਨੂੰ ਇੱਕ ਜਿਮ ਦੇਖਣ ਨੂੰ ਮਿਲ ਰਹੀ ਹੈ।

ਇਸ ਬੈਕਰੀ ਦੇ ਅੰਦਰ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਵਿਊ ਦਿਖ ਰਿਹਾ ਹੈ।

ਇਹ ਘਰ ਦੇਖਣ ਵਿੱਚ ਬਹੁਤ ਸਾ਼ਫ ਸੁਥਰਾ ਲੱਗ ਰਿਹਾ ਹੈ।

ਇਥੇ ਬਹੁਤ ਸੋਹਣੇ-ਸੋਹਣੇ ਇਹ ਲੀਵਸ ਦਿਖ ਰਹੇ ਹਨ।

ਇਥੋਂ ਸਾਨੂੰ ਫੈਨਸ ਗਿਜ਼ਰ ਲਾਈਟਸ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਮਿਲ ਜਾਂਦਾ ਹੈ।

ਇਸ ਪਿਕਚਰ ਵਿੱਚ ਸਾਨੂੰ ਇੱਕ ਬੱਸ ਸਟੈਂਡ ਦਿਖਾਈ ਦੇ ਰਿਹਾ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਬੋਹਤ ਹੀ ਵੱਡਾ ਹੋਲ ਦੇਖਣ ਨੂੰ ਮਿਲ ਰਿਹਾ ਹੈ।

ਇਥੇ ਬਹੁਤ ਸਾਰੇ ਦਰਖਤ ਲੱਗੇ ਹੋਏ ਹਨ ਇਹ ਦੇਖਣ ਵਿੱਚ ਬਹੁਤ ਸੋਹਣੇ --

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਵਿਊ ਦੇਖਣ ਨੂੰ ਮਿਲ ਰਿਹਾ ਹੈ।